ਦੀ ਕਿੱਤੀ ਇਹ ਸਮਿਲਾਨ ਉਨੀ january ਉਨੀ ਸੋ ਇੱਕਤੀ ਈਸਵੀ ਤੱਕ ਚੱਲਦਾ ਰਿਹਾ। ਕਾਂਗਰਸ ਦੀ ਗੈਰ ਹਾਜਰੀ ਦੇ ਕਾਰਨ ਇਹ ਸੰਮੇਲਨ ਕਿਸੇ ਨਤੇਜੇ ਤੇ ਨਹੀਂ ਪਹੁੰਚ ਸਕਿਆ ਜਿਸ ਕਾਰਨ ਇਹ ਅਸ਼ਫਲ ਰਿਹਾ। british ਸਰਕਾਰ ਇਹ ਚਾਹੁੰਦੀ ਸੀ। ਕਿ ਮਹਾਤਮਾ ਗਾਂਧੀ ਜੀ ਦੁਸ਼ਰੇ ਗੋਲ news ਸੰਮੇਲਨ ਵਿਚ ਸ਼ਾਮਿਲ ਹੋਣ ਇਸ਼ ਉਦੇਸ਼ ਨਾਲ ਉਹਨਾਂ ਨੂੰ january ਉਨੀ ਸੋ ਇੱਕਤੀ ਇਸ਼ਵੀ ਜੇਲ ਵਿੱਚੋ ਰਿਹਾ ਕਰ ਦਿਤਾ ਗਿਆ ਪੰਜ march ਉਨੀ ਸੋ ਇੱਕਤੀ ਨੂੰ ਮਹਾਤਮਾ ਗਾਂਧੀ ਜੀ ਅਤੇ lord ਇੰਨ ਜਿੰਨ ਵਿਚ ਇਕ ਸਮਜੋਤਾ ਹੋਇਆ ਇਸ ਸਮਜੋਤੇ ਵਿਚ ਗਾਂਧੀ ਇੰਨ ਬਿੰਨ ਸਮਬੋਲਤ ਦੇ ਨਾ ਨਾਲ ਪ੍ਰਸ਼ਿਦ ਹੈ। ਇਸ ਸਮਜੋਤੇ ਦੇ ਅਨੁਸ਼ਾਰ ਸਰਕਾਰ ਨੇ ਹੇਠ ਲਿਖੇ ਵਚਨ ਕੀਤੇ। ਉਹ ਓਨਾ ਸਾਰੇ ਆਡੋਲਨਕਾਰੀਆ ਨੂੰ ਰਿਹਾ ਕਰ ਦੇਵੇਗੀ ਜਿਹਨਾਂ ਨੇ ਹਿਸੇ ਵਿਚ ਭਾਗ ਨਹੀਂ ਗਿਆ ਹੈ। ਉਹ ਇਸ਼ ਅੰਦੋਲਨ ਨੂੰ ਦਬਾ ਲਾਇ ਜਾਰੀ ਕੀਤੇ ਗਏ । ਦਮਨ ਕਰਿ ਕਾਨੂੰਨ ਨੂੰ ਵਾਪਸ ਲੈ ਲਉ ਗੀ ਉਹ ਅੰਦੋਲਨ ਕਾਰੀਆ ਦੀ ਕਿੱਤੀ ਦਿਤੀ ਗਈ ਸੰਪਤੀ ਨੂੰ ਵਾਪਸ ਕਰ ਦਵੇਗੀ ਅੰਦੋਲਨ ਕਾਰੀਆ ਦੀ ਲਗਾਏ ਗਏ ਜੁਰਮਾਨੇ ਮਾਫ ਕਰ ਦਵੇ ਗੀ ਲੋਕਾ ਨੂੰ ਨਵਾਂ ਕਰਨ ਦੀ ਆਗਿਆ ਕੀਤੀ ਜਾਵੇ ਗੀ ਲੋਕਾ ਨੂੰ ਵਦੇਸ਼ੀ ਕਪੜਿਆ ਅਤੇ ਸ਼ਰਾਬ ਦੀ ਦੁਕਾਨਾਂ ਤੇ ਸ਼ਾਮ ਨੂੰ ਸ਼ਾਤੀ ਪੂਰਨ ਧਰਨੇ ਦੇਣ ਦੀ ਆਗਿਆ ਦੇਵੇ ਗੀ ਸਰਕਾਰ ਓਹਨਾ ਸਾਰੇ ਕਰਮਚਾਰੀਆਂ ਜਿਨ੍ਹਾਂ ਨੂੰ ਆਪਣੇ ਮੰਤਰੀਆਂ ਨੂੰ ਤਿਆਗ ਪੱਤਰ ਦੀ ਦਿੱਤੇ ਸਨ ਨੂੰ ਮੁੜ ਨੌਕਰੀਆਂ ਦੇ ਬਹਾਲ ਕਰਨ ਸੰਬੰਦੀ ਹਮਦਰਦੀ ਨਾਲ ਵਿਚਾਰ ਕਰੇਗੀ। ਦੁਸਰੇ ਪਾਸੇ ਮਹਾਤਮਾ ਗਾਂਧੀ ਜੀ ਨੇ ਇਹ ਵਚਨ ਕੀਤੇ ਕਾਂਗਰਸ ਸਿਵਨ ਨਾ ਪ੍ਰਮਾਣੂ ਅੰਦੋਲਨ ਵਾਪਸ ਲੈ ਲਵੇ ਗੀ ਉਹ ਦੂਜੇ ਗੋਲ ਮੇਜ

ਦਬਾ ਨਹੀਂ ਪਾਏ ਗੀ। ਨਿਸਚਿਤ ਤੋਰ ਤੇ ਇਹ ਸਮਜੋਤਾ ਬਾਕੀ ਇਤਿਹਾਸ ਵਿਚ ਇਕ ਮਹੱਤਵਪੂਰਨ ਘਟਨਾ ਸੀ। ਦੂਸਰਾ ਗੋਲ ਮੇਜ ਸੰਮੇਲਨ ਸੱਤ september ਉਨੀ ਇੱਕਤੀ ਈਸਵੀ ਨੂੰ ਆਜੋਜਿਤ ਕੀਤਾ ਗਿਆ। ਇਹ ਸੰਮੇਲਨ ਇੱਕ december ਉਨੀ ਸੋ ਇਕਤੀ ਈਸਵੀ ਤਕ ਚਲਿਆ। ਇਸ ਸੰਮੇਲਨ ਦੀ ਪ੍ਰਾਥਮਿਕ ਇੰਗਲੈਂਡ ਦੇ ਪ੍ਰਸਿੱਧ ਮੰਤਰੀ ਨੇ ਕਿੱਤੀ ਇਸ ਸੰਮੇਲਨ ਵਿੱਚ ਇਕ ਸੋ ਬੀਹ ਪ੍ਰਤਿਮਿੱਧ ਸ਼ਾਮਲ ਹੋਏ । ਕਾਂਗਰਸ ਵਲੋਂ ਕੇਵਲ ਮਹਾਤਮਾ ਗਾਂਧੀ ਜੀ ਨੂੰ ਇਸ ਸੰਮੇਲਨ ਵਿਚ ਭਾਗ ਲਿਆ L ਏਸ ਸੰਮੇਲਨ ਦੇ ਦੌਰਾਨ ਮਹਾਤਮਾ ਗਾਂਧੀ ਜੀ ਨੇ ਬਹੁਤ ਪ੍ਰਭਾਵਸਾਲੀ ਭਾਸ਼ਣ ਦਿਤਾ। ਉਹਨਾਂ ਨੇ ਭਾਰਤ ਨੂੰ ਛੇਤੀ ਪੂਰਨ ਸਵਰਾਜ ਦਿਤੇ ਜਾਨ ਦੀ ਮੰਗ ਕੀਤੀ। ਪ੍ਰੰਤੂ british ਸਰਕਾਰ ਨੇ ਇਸ ਮੰਗ ਨੂੰ ਅਸਵੀਕਾਰ ਕਰ ਦਿਤਾ । december ਉਨੀ ਸੋ ਇੱਕਤੀ ਈਸਵੀ ਵਿੱਚ ਮਹਾਤਮਾ ਗਾਂਧੀ ਜੀ ਮਦਨ ਵਿਚ ਦੂਸਰੇ ਗੋਲ ਮੇਜ ਸੰਮੇਲਨ ਵਿਚ ਭਾਗ ਲੈਣ ਤੋਂ ਬਾਦ ਭਾਰਤ ਵਾਪਸ ਆਏ। ਉਹੋ

ਉਸ ਨੂੰ ਬੰਗਾਲ ਵਿਚ marshall ਦਾ ਲਗਾ ਦਿੱਤੋ ਸੀ ਸਰਕਾਰ ਨੇ ਪੰਡਿਤ ਜਵਾਹਰ ਲਾਲ ਨਹਿਰੂ ਖਾਨ ਅਬਦੁਲ ਬਬਾਰ ਖਾਨ ਅਤੇ ਕਈ ਹੋਰ ਮੁੱਖ ਕਾਂਗਰਸੀ ਨੇਤਾਵਾਂ ਨੂੰ ਗਿਰਫ਼ਤਾਰ ਕਰ ਕੇ ਜੇਲ ਵਿਚ ਸੁੱਟ ਦਿਤਾ। ਇਹਨਾਂ ਨੇ

ਪਰੰਤੁ ਉਸ ਨੂੰ ਗਾਂਧੀ ਜੀ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ। ਉਹਨਾਂ ਕਾਰਨਾਂ ਕਰ ਕੇ ਮਹਾਤਮਾ ਗਾਂਧੀ ਨੇ ਤਿੰਨ march ਉਨੀ ਸੋ ਈਸਵੀ ਨੀ ਸਿਵਨ ਦਾ ਪਰਮੀ ਅੰਦੋਲਨ ਮੁੜ ਸ਼ੁਰੂ ਕਰ ਦਿਤਾ। ਅਗਲੇ ਹੀ ਦਿਨ ਸਰਕਾਰ ਨੇ ਮਹਾਤਮਾ ਗਾਂਧੀ ਜੀ ਨੂੰ ਗਿਰਫ਼ਤਾਰ ਕਰ ਲਿਆ ਅਤੇ ਕਾਂਗਰਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿਤਾ ਗਿਆ ਸੀ। ਇਸ ਕਾਰਨ ਇਹ ਅੰਦੋਲਨ ਇਕ ਵਾਰ ਮੁੜ ਪੜਕ ਉਠਿਆ ਸੀ। ਸਤਿ ਸ਼੍ਰੀ ਅਕਾਲ ਹੈਲੋ

ਆਗਿਆ ਬੱਦਲ ਹੋਗੇ ਠੰਡੇ ਤੁਸੀਂ

ਹੋਰ ਸੁਣਾਓ ਫਿਰ, ਕਰਤਾ ਈ ਠੰਡਾ ਚਲ ਠੰਡਾ, ਠੰਡਾ ਤਾਂ ਕਰਨਾ ਈ ਸੀ ਚਾਹ ਦਾ ਅਸਰ ਹੋਗਿਆ ਈ। ਅਹ ਚਾਹ ਦੀ ਕੀ, ਚਾਹ ਦਾ ਈ ਅਸਰ ਹੋਣ ਡਿਆ।

ਠੀਕ ਵਧੀਆ-ਵਧੀਆ, ਤੂੰ ਸੁਣਾ ਹਮ ਹਮ ਠੀਕ ਜੇ ਧੁੱਪ ਨਿਕਲ ਆਈ ਏ ਅਹ ਮੈਂ ਅੱਗੇ ਕਹਿਣ ਡਈ ਸੀ, ਧੁੱਪ ਕੱਢਣੀ ਹੋਰ ਸੁਣਾਓ

ਵਿਹਲੇ ਈ, ਬਣਨਾ ਕੀ ਏ, ਮੰਮੀ ਡੈਡੀ ਨਹੀਂ ਹਲੇ ਮੈਂ ਚਾਰ ਕੁ ਦਾ ਹੁਣ ਮੇਰੇ ਚਾਰ ਵੱਜ ਜਾਂਦੇ ਪੰਜ ਕੁ ਵਜੇ ਘਰੋਂ ਚਲ ਪੈਂਦੇ।

ਨੌਂ ਵਜੇ ਕਿੱਡੇ ਲੱਗ ਜਾਂਦਾ ਹਮ ਪੰਜ ਵਜੇ ਜਾਣਾ ਤਾਂ ਨੌਂ ਵਜੇ ਨਾਲ ਕਿਆ ਕਰਨਾ ਇਹਨੇ, ਦੋ ਕਿੱਲੇ ਲੱਗ ਈ ਜਾਣੇ ਨੇ ਹਾਂ ਬਾਰ੍ਹਾਂ ਕੁ ਵਜੇ ਤੱਕ ਡੇਢ ਕਿੱਲਾ ਇਨ੍ਹਾਂ ਨੇ ਲਾਦਿਆ ਕਰਨਾ। ਰਹਿੰਦਾ ਮਹੀਨਾ ਕੁ ਹੀ ਕੰਮ ਹਨਾ, ਮਹੀਨਾ ਕੁ ਰਹਿੰਦਾ ਇਕੋ ਜੇ ਹੋਣ ਨਾ ਝੋਨਾ ਲਾਉਣ ਵਾਲੇ ਫਿਰ ਹੀ ਨਿਬੜਦਾ ਈ ਆ। ਤੇ ਜਿਹੜੇ ਹੁਕੜ-ਹੁੜਕ ਕੇ ਝੋਨਾ ਲਾਉਂਦੇ, ਹੁੜਕ-ਹੁੜਕ ਕੇ ਅਗਾਂਹ ਹਿਲਦੇ ਤੇ ਝੋਨਾ ਉਨ੍ਹਾਂ ਨੇ ਸਵਾਹ ਲਾਉਣਾ। ਨਹੀ ਨਹੀਂ ਬੰਦਾ ਕਿੱਲੇ ਚ ਜਦੋਂ ਵੜਜੇ ਨਾ ਕਿੱਲਾ ਲਾ ਕੇ ਈ ਨਿਕਲਣ ਦਿੰਦਾ ਮੈਨੂੰ ਪਤਾ ਵਾ ਉਹ ਪਤਾ ਬੜਾ ਲਾਉਂਦਾ, ਏਦਾਂ ਨਿਸ਼ਾਨ ਹਮ ਝੋਨਾ ਬਿੱਲੋ ਔਰ ਮੰਨ੍ਹਾ ਬੜਾ ਲਾਉਂਦੇ, ਤਿੰਨੇ ਈ ਲਾਉਂਦੇ ਬੜਾ। ਨਈਂ ਜਦੋਂ ਕਿੱਲੇ ਚ ਵੜ ਜਾਣਾ ਤਾਂ ਕਿ ਕਿੱਲਾ ਲਾ ਕੇ ਈ ਨਿਕਲਣਾ ਬਾਹਰ ਹਾਂ ਲਾ ਕੇ ਨਿਕਲਿਆ ਈ ਆ ਸਵੇਰੇ, ਤੇ ਲਾ ਕੇ ਫਿਰ ਰੋਟੀ ਖਾਣ ਨਿਕਲਿਆ ਈ ਆ।

ਤਿੰਨ ਪਰਾਤਾਂ ਹੁੰਦੀਆਂ, ਇਨ੍ਹਾਂ ਦੀਆਂ ਅੱਠਾਂ ਜਣੀਆਂ ਦੀਆਂ ਅਸੀਂ ਝੋਨਾ ਲਾਉਣਾ ਈ ਤੇ ਬਾਬੇ ਰੀਤੂ ਨੇ ਪਤਾ ਕੀ ਕਰਨਾ ਉਹਨੇ ਕਹਿਣਾ ਚਲ ਹੁਣ ਜਿਦ ਲਾ ਲੀਏ ਉਹਨੇ ਜਿਦ ਲਾਉਣੀ ਹੁੰਦੀ ਆ ਬੜੀ ਉਹ ਤਾਂ ਚੰਗਾ ਸੀਗਾ ਹਨਾ ਬਾਬਾ ਰੀਤੂ। ਝੋਨਾ ਲਾਉਣ ਡਏ ਨਾ ਉਹ ਸਾਹਬ ਕਾ ਝੋਨਾ ਲਾਉਣ ਡਏ ਤੇ ਜਿਦ ਲਾਲੀ ਤੇ ਉਧਰੋਂ ਨਾ ਮੈਂ, ਉਦੋਂ ਫੋਨ ਚੱਲੇ ਸੀ ਨਾ ਪਹਿਲਾਂ ਨਵੇਂ-ਨਵੇਂ ਜਦੋਂ ਫੋਨ ਚੱਲੇ ਸੀ ਨਵੇਂ ਤੇ ਨਾ ਮੇਰੇ ਫੋਨ ਆਈ ਗਿਆ, ਮੇਰੀ ਭੈਣ ਦਾ ਫੋਨ ਆਗਿਆ ਉਹ ਮੇਰੇ ਨਾਲ ਗੱਲ ਕਰਨ ਡਹਿ ਪਈ ਤੇ ਮੈਂ ਨਾ, ਗੱਲ ਨਾ ਕਰਨੋ ਉਹ ਹਟੇ ਤੇ ਮੈਂ ਕਿਆ ਚੰਗਾ ਤੇ ਮੈਂ ਬੜੀ ਪਿੱਛੇ ਰਹਿ ਗੀ ਬੜੀ ਪਿੱਛੋ ਰਹਿ ਗੀ ਤੇ ਉਹ ਮੈਨੂੰ ਕਹਿੰਦਾ ਕਿ

ਮੈਂ ਨਾ ਚੁੱਪ ਕਰਕੇ ਪਰਾਤ ਧਰਲੀ, ਮੈਂ ਨੀਂ ਕੋਈ ਕੁਸਕੀ ਕਿਸੇ ਨਾਲ ਵੀ ਆਈ ਪਰਾਤ ਚ ਮਾਰਦੀ ਛਾਲਾਂ ਮੈਂ ਬਾਬੇ ਦੇ ਲਾਗੇ ਪਹੁੰਚ ਕੇ ਨਾ ਮੈਂ ਤੇ ਮੈਂ ਕਿ ਤੂੰ ਚੱਲ ਵੀ ਬਾਬਾ ਭੱਜ ਲੈ ਆਗੀ ਮੈਂ

ਮੈਂ ਕਿਆ ਹੁਣ ਦੱਸ ਮੈਂ ਮੈਂ ਕਿਆ ਰੱਖ ਪਰਾਤ ਬੰਨੇ ਤੇ ਵੱਜ ਹੁਣ ਵਿੱਚ

ਮੈਂ ਆਪਣੀ ਗੱਲ ਕਰਨ ਲੱਗੀ ਕਿੱਲੇ ਕਿੱਲੇ ਦੀ ਸ਼ਰਤ ਲਾ ਲਈ ਸੀ ਤੇ ਮੈਂ ਜਿੱਤ ਗਈ ਸੀ ਤੇ ਬੱਬੂ ਹਾਰ ਗਿਆ ਸੀ। ਪਹਿਲੀਆਂ ਜਨਾਨੀਆਂ ਚੰਗੀਆਂ ਸੀ, ਹੁਣ ਜਨਾਨੀਆਂ ਬੇਚਾਰੀਆਂ ਮਾੜੀਆਂ ਹੋਗੀਆਂ। ਕਿੱਲੇ ਦਾ ਥਾਂ ਮਿਣ ਲਿਆ ਮੈਂ ਤੇ ਬੱਬੂ ਨੇ ਮੈਂ ਕਿਹਾ ਬੱਬੂ ਜੇ ਤੂੰ ਜਿੱਤ ਗਿਆ ਮੈਨੂੰ ਤੂੰ ਨੀਂ ਕਿੱਲੇ ਦੇ ਪੈਸੇ ਦੇਣੇ ਤੇ ਜੇ ਮੈਂ ਜਿੱਤ ਗੀ, ਤਾਂ ਮੈਂ ਨੀਂ ਤੈਨੂੰ ਕਿੱਲੇ ਦੇ ਪੈਸੇ ਦੇਣੇ ਤੇ ਅਸੀਂ ਤਾਂ ਕਿੱਲਿਆਂ ਦਾ ਮਿਣ ਕੇ ਥਾਂ ਪਨੀਰੀ ਸਿੱਟੀ ਜਾਣੀ ਮਗਰ ਤੇ ਲਾਹੀਆਂ ਪਰਾਤਾਂ ਤੇ ਮਿੰਟੋ-ਮਿੰਟ ਈ ਪਰਾਤਾਂ ਲਾਹੀਆਂ, ਬੱਬੂ ਦਾ ਥੋੜ੍ਹਾ ਜਿਆ ਫਰਕ ਪੈ ਗਿਆ ਮੇਰੇ ਨਾਲ, ਮੈਂ ਪਰ ਜਿੱਤ ਗਈ ਸੀ ਹਾਂ ਹੋ ਗਿਆ, ਹੁਣ ਤਾਂ ਪੰਜ-ਛੇ ਸਾਲ ਹੋ ਚੱਲੇ ਨੇ ਤੇ ਬੱਬੂ ਆਪਣੇ ਆਪ ਨੂੰ ਚੰਗੀ ਤਰ੍ਹਾਂ ਈ ਤੇ ਮੈਂ ਚੰਗੀ ਤਰ੍ਹਾਂ ਈ ਲੈਂਦੀ ਆਂ ਤੇ ਵਾਢੀ ਤੇ ਵੀ ਵਾਢੀ ਤੇ ਵੀ ਏਦਾਂ ਈ

ਤੈਨੂੰ ਪਤਾ ਤੋਤਾ ਤਿਆਰੀ ਦਾ ਕਿੰਨਾ ਮਿਣ-ਮਿਣ ਕੇ ਦਿੰਦਾ ਹੁੰਦਾ ਸੀ, ਉਹਦੇ ਤੋਂ ਲੋਕੀਂ ਹਾਰ ਜਾਂਦੇ ਹੁੰਦੇ ਸੀ। ਹਾਰ ਜਾਂਦੇ ਹੁੰਦੇ ਸੀ, ਆਹੋ ਕਹਿੰਦੇ ਉਹ ਇਸ ਤਰ੍ਹਾਂ ਕਰਦਾ ਹੁੰਦਾ ਸੀ

ਕਹਿੰਦਾ ਰੋਣ ਹੱਕਾ ਇਹਨੇ ਉਨ੍ਹਾਂ ਨੂੰ ਕਰ ਦਿੱਤੀ ਸੀ। ਕਹਿੰਦਾ ਅਖੇ ਕਹਿ ਦਿੰਨਾ, ਕਹਿੰਦਾ ਅਸੀਂ ਚੱਲੇ ਆਂ ਘਰ, ਆਪਾਂ ਨੇ ਉਧਾਰ ਕਰਨਾ ਏ, ਐਦਾਂ ਪਰਨੇ ਮਿਣ-ਮਿਣ ਕੇ ਦਿੰਦਾ ਵਾ ਆਪਣਾ ਇਹਨੇ ਪਰਨਾ

ਬੰਦਾ ਫੜਲੇ ਤੇ ਖਿੱਚ ਕੇ ਕਰੇ ਕਿ ਫਿਰ ਮੈਂ ਉਹਨੂੰ ਕਹਿ ਤਾ, ਮੈਂ ਕਿਆ ਤੋਤੇ ਤੂੰ ਮੈਨੂੰ ਨੀਂ ਉਹ, ਮੈਂ ਜੋ ਤੇਰੇ ਚਿੱਤ ਚ ਆ ਸਕਦਾ, ਜਿੱਥੋਂ ਤੱਕ ਮਰਜ਼ੀ ਢਿੱਲ ਲਾ ਲੈ ਕੰਮ ਕਰਦੀ ਰਈ ਆਂ

ਮੈਂ ਕਈ ਵਾਰੀ ਭੈਣ ਨੂੰ ਸ਼ਾਮ ਨੂੰ ਕਹਿਣਾ ਭੈਣ ਲਾ ਲੈ ਸ਼ਰਤ ਭੈਣ ਜੀ ਨੂੰ, ਤਦ ਝੋਨਾ ਲਾਉਂਦੀ ਸੀ, ਮੇਰੇ ਨਾਲ ਰੱਖ ਪਰਾਤ ਸ਼ਰਤਾਂ ਲਾਉਂਦੀ ਰਹਿਨੀ ਏਂ। ਜਿਹੜਾ ਭਾਜੀ ਜਸਵੰਤ ਨੀਂ, ਮੈਂ ਕਿਆ ਭਾਜੀ ਚੱਲ ਮੇਰੇ ਨਾਲ ਪਰਾਤ ਲਾ, ਮੈਂ ਕਿਆ ਤੂੰ ਮੇਰੇ ਨਾਲ ਸ਼ਰਤ ਲਾ ਜਿਹੜੇ ਲਾਉਂਦੇ ਰਹਿਣ ਨਾ ਝੋਨਾ, ਉਨ੍ਹਾਂ ਨੂੰ ਨੀਂ ਹੁੰਦਾ ਕੋਈ, ਜਿੰਨ੍ਹਾਂ ਨੇ ਕਦੀ-ਕਦਾਈਂ ਲਾਉਣਾ ਉਨ੍ਹਾਂ ਦਾ

ਭਾਈ ਬੱਬੂ ਨੇ ਤੇ ਨੇ, ਤੇ ਮੈਂ ਪਰਾਤ ਲਾ ਕੇ ਸਿਰੇ ਜੇ ਤੇ ਚੱਲ ਗੀ ਤੇ ਇਹ ਤਾਂ ਅੱਧ ਚ ਹੋਣੇ।

ਸ਼ੂਕਦਾ ਵਾ ਕਿ ਰੌਲਾ ਪਾਈ ਜਾਣਾ, ਪਾਈ ਜਾਣਾ ਕਿ ਝੋਨਾ, ਝੋਨਾ ਤਾਂ ਉਹਤੇ ਲੱਗ ਨੀਂ ਹੁੰਦਾ ਨਈਂ ਝੋਨਾ ਘੱਟ ਈ ਲਗਦਾ ਇਹਦੇ ਤੋਂ, ਧੁੱਪ ਨੀਂ ਇਹ ਝੱਲ ਸਕਦਾ ਮਾਸਾ ਵੀ। ਨਾ ਇਹਦੇ ਤੋਂ ਤਾਂ ਨੀਂ ਝੱਲੀ ਜਾਂਦੀ ਮੈਨੂੰ ਪਤਾ ਨਾ ਧੁੱਪ ਚੜਨੀ ਤੇ ਇਹਨੇ ਆਖਣਾ ਨਈਂ, ਚੱਲੀਏ ਘਰ ਨੂੰ

ਤੇ ਮੈਂ ਸਗੋਂ ਕਹਿਣਾ ਨਹੀਂ ਭਾਜੀ ਆਹ ਪਰਾਤ ਲਾ ਕੇ ਜਾਣਾ ਸ਼ਾਮਾਂ ਨੂੰ ਲੱਗ ਜੇ ਤੇ ਮੇਰੇ ਨਾਲ ਗੁਰਮੀਤ ਵੀ ਬੜਾ ਲਾਉਂਦੀ ਰਹੀ, ਮੈਂ ਤੇ ਗੁਰਮੀਤ ਇਕੱਠੀਆਂ ਪਰਾਤ ਰੱਖਦੀਆਂ ਸੀਆਂ। ਇਹ ਵੀ ਹਿਸਾਬ ਦੀ ਗੱਲ ਅਹ ਭਾਰੇ ਤੋਂ ਜਰਾ ਕੁ ਹੀ ਅਗਾਂਹ ਹੋਇਆ ਜਾਂਦਾ, ਪਤਲਾ ਵਿਚ ਦੀ ਨੱਠ ਭੱਜ ਲੈਂਦਾ ਵਾ। ਹੋਰ ਤੇਰੇ ਉੱਪਰ ਬੜਾ ਭਾਰ ਈ ਆ ਟੁੱਟਿਆ ਜਿਹੜਾ ਜਦੋਂ ਝੋਨਾ ਲਾਉਂਦਾ ਹੁੰਦਾ ਸੀ ਨਾ ਤੇ ਲੱਕੋਂ ਬੂਟੇ ਲਾਉਂਦਾ ਹੁੰਦਾ ਸੀ ਉਹ, ਉਹਦੇ ਉਲਾਂਭੇ ਆਉਂਦੇ ਹੁੰਦੇ ਸੀ ਜਿੱਧਰ ਵੀ ਝੋਨਾ ਲਾਉਂਦੇ ਹੁੰਦੇ ਸੀ।

ਉਹ ਬੂਟੇ ਨੀਂ ਤੁਰਦੇ ਹੁੰਦੇ, ਇਹਨੇ ਝੋਨਾ ਲਾਉਣਾ ਅੱਧ ਵਿੱਚ ਆਹੋ ਉਹ ਤਾਂ, ਜਦੋਂ ਕਿ ਫੁੱਟ-ਫੁੱਟ ਵੇਂਹਦੇ ਜੱਟ ਤੇ ਇੱਕ ਵਾਰੀ ਨਾ ਉਹਨੇ ਨਾ, ਸਾਹਬ ਦਾ ਉਹ ਡੈਡੀ ਨੀ ਜਿਹੜਾ ਝੋਨਾ ਲਾਈਏ ਉਹਦਾ ਤੇ ਇਹਨੇ ਕੀ ਕੀਤਾ ਕਿ ਇਹ ਬੰਨੇ ਤੇ ਬਹਿ ਗਿਆ ਤੇ ਬੰਨੇ ਤੇ ਬਹਿ ਗਿਆ ਤੇ ਇਹਨੇ ਪਰਾਤ ਧਰੀ ਤੇ ਬੰਨੇ ਤੇ ਬਹਿ ਗਿਆ ਤੇ ਵੇਂਹਦਾ ਰਿਆ, ਵੇਂਹਦਾ ਰਿਆ ਕਿ ਕੌਣ ਝੋਨਾ ਲਾਉਂਦਾ ਵਾ। ਮੁੜ ਕੇ ਜਦੋਂ ਇਹ ਝੋਨਾ ਲਾਉਣ ਡਿਆ ਨਾ ਤਾਂ ਉਹਨੇ ਨਾ ਵੇਖ ਲਿਆ ਜਿਹੜੇ ਨਿੱਤਰ ਗਏ ਨਾ ਇਹਦੀ ਪਰਾਤ ਵਿੱਚ ਬੂਟੇ ਆਗੇ, ਅੱਧ-ਪੁਚੱਧੇ ਲਾਏ ਉਹ ਕਹਿੰਦਾ ਬਾਹਰ ਨਿਕਲ ਪੈਲੀ ਚੋਂ ਫਿਰ ਗੱਲ ਸਹੀ ਆ, ਆਪਣਾ ਅੱਧ ਚ ਲਾਉਣ ਦਾ ਕੀ ਫਾਇਦਾ ਹਨਾ ਕਹਿੰਦਾ ਬਾਹਰ ਨਿਕਲ ਪੈਲੀ ਚੋਂ ਹਮ ਫੇਰ ਚਲੋ ਠੀਕ ਆ ਦੀਦੀ

ਚੰਗਾ-ਚੰਗਾ hello

ਸਲਾਮ ਜੀ ਹੋਰ ਕਿ ਹਾਲ ਹੈ ਠੀਕ ਹੈ ਹੋਰ ਕੀ ਦਸ ਓਰ ਠੀਕ ਠਾਕ ਠਾਕ ਹਾ ਠੀਕ ਹੈ ਫੁਫੜ ਠੀਕ ਆ ਹਮ ਠੀਕ ਹੈ ਫੁਫੜ ਵੀ ਕਲ ਠੀਕ ਚਾਇਦਾ ਅਵਾਜ ਨੀ ਆਉਂਦੀ ਤੁ ਫੜ੍ਹਏ ਯਾਰ ਗੁਜਰਾਤ ਗਿਯਾਆ

ਆ ਅਵਾਜ ਨੀ ਆਉਂਦੀ

ਕੌਣ ਤੂ

ਆਹੋ ਮੈ ਤੋਂ ਹੁਣ Doctor ਦਾ ਕੋਰਸ ਕਰੰਡੀ ਆ ਅੱਛਾ ਅੱਛਾ ਤੂੰ plus two ਚ ਆ ਨਾ ਮੈ ਤੇ ਹਲੇ ਗਿਆਰਵੀ Class ਵਿੱਚ

ਅਸ਼ਾ ਅਸ਼ਾ

ਦਿਲ ਲੱਗਦਾ ਬਾਹਰ ਦੇ ਦੇਸ਼ ਵਿੱਚ ਲੱਗ ਜੁਗਾ ਬਾਹਰ ਦੇ ਦੇਸ਼ ਵਿੱਚ ਹੋਰ ਕੋਈ ਆਣਾ ਤੈਨੂੰ ਪਤਾ ਈਆ ਨਾ ਮੈਂ ਡਾਕਟਰ ਦਾ ਕੋਰਸ ਨਹੀਂ ਕਰਨਾ ਮੈਂ ਕਿੱਥੇ ਜਾਣਾ ਹੁਣ ਅੱਛਾ ਦਫਤਰ ਵਿੱਚ ਹੋਰ ਕੀ ਕੀ ਕਰਦੀ ਪਈ ਐ ਐਦਾ ਕੁ ਬਸ ਦਵਾਈਆਂ ਦੁਵਾਈ ਦੇਣੀਆੰ test trust ਕਰਨੇ ਲੈਬਾਰਟਰੀ ਦਾ ਹਾਂ ਲੈਬੋਰਟਰੀ ਦਾ

ਤੂੰ ਕਦੀ ਬਣਿਆ ਤੈਨੂੰ ਕੀ ਪਤਾ ਸ਼ਨੀ ਤ ਸੀ ਉਹ ਤੇ ਮੈਨੂੰ ਤਾ ਨੀ ਪਤਾ ਵੇਖ ਲਾ ਪਤਾ ਈ ਆ ਅਹੀ ਸ਼ਨੀਵਾਰ ਰੋਜ ਚਲਜਾਗੇ ਕਹੇੇਗਾਤੇ test ਕਰੋਣੇ test ਤੂੰ ਮੇਰੇ hospital ਕਰਾਲੀ ਹਮ test ਮੇਰੇ hospital ਕਰਾਲੀ ਚੱਲ ਤੇਰੇ ਕੋਈ ਮੇਰਾ hospital ਬਟਾਲੇ ਈਓ ਤੇਰਾ hospital ਆਹੋ ਆਜੀ ਵੇਖ ਲੀ ਨਾਲੇ test trust ਕਰਾਜੀ ਠੀਕ ਆ ਆਹੋ ਅੱਜ ਹਾ ਦੁਧ ਲੈਣ ਗਈ ਅੱਜ ਮੈ ਤੇ ਨਾਲੇ ਮੈ ਪੈਹੇ ਲਿਉਣੇ ਸੀ ਉਹਦੇ ਘਰੋ ਹਨਾ ਤੇ ਉਹਨਾ ਨੇ ਨਾ ਪੀਂਘ ਪਾਈ ਹੋਈ ਬੜੇ ਝੁਟੇ ਲਏ ਕਹਿੰਦੀ ਇਹ ਉਹ ਜਿਨਾ ਘਰ ਝੁਟੇ ਲੈਣ ਗਏ ਸਨੀ ਘਰ ਸਨੀ ਦੀ ਬੁੜੀ ਕਹਿੰਦੀ ਪੀੜ ਟੁਟ ਚੱਲੀ ਓ ਮੈ ਪੁੜਕ ਕੇ ਥੱਲੇ ਡਿਗੀ ਮੈ ਖਰੇ ਸੱਚੀ ਟੁੱਟ ਚੱਲੀ ਆ

ਸਨੀ ਦੀ ਬੁ਼ਡੀ ਮੋਟੀ ਜੀ ਆਹੋ ਆਹੋ ਸਾਡੇ ਪਿੰਡ ਆਲੀ ਅਛਾ ਤੂੰ ਹੁਣ ਆਪਣੇ ਪਿੰਡ ਮੈ ਤੋਡੇ ਪਿੰਡੋ phone ਕਰ ਦਿੰਦੀ ਹੇ ਉਹ ਸਾਡੇ ਕੋਲ ਰਹਿਣ ਆਈ ਸੀ ਹੈ

ਆਹੋ ਆਹੋ ਆਈ ਸੀ ਚੇਤਾ ਭੁਲ ਗਿਆ ਕ ਫੜਿਆ ਹੀ ਮੈ ਵੀ ਜਾਣਾ ਅੱਛਾ ਅੱਛਾ ਅ ਮੁੰਡਾ ਜਿਹੜਾ class ਦਾ ਮੁੰਡਾ ਆਇਆ ਕੀ ਉਹਦਾ ਨਾਅ ਜਿਹੜਾ ਲੀਕਾ ਜੀਆ ਵਾਲੀ shirt ਪਾਉਂਦਾ ਕੀ ਉਹਦਾ ਨਾਅ ਕੀ ਉਹਦਾ ਨਾਅ

ਰੋਹਿਤ ਨੀ ਇੱਕ ਹੋਰ ਮੁੰਡਾ ਰੋਹਲ ਭੈਅ ਤਾ ਕਿਸੇ ਨੂੰ ਦਿੰਦਾ ਨੀ ਜਿਹਦਾ ਲੰਬਾ ਜਾ ਮੁੰਹ ਆ ਰੋਹੀਨ ਰੋਹੀਤ ਨੀ ਹੋਰ ਹੀ ਇੱਕ ਥਮਸ ਨੀ ਇੱਕ ਹੋਰ ਹੀ ਆ

ਮੈਨੂੰ ਦੱਸੀ ਭਲਾ ਕਿਹੜਾ ਯਾਰ ਆਹੋ ਦੱਸਾਗੀ ਭਲਾ ਕੀ ਹਇਆ ਹੀ ਮੈ ਨਾ insta ਤੇ video ਨੀ ਪਾਈ ਮੈ insta ਤੇ video ਨੀ ਪਾਈ ਆਪਣੀ story ਨੀ ਪਾਈ

ਅਭੀ ਥੋੜੀ ਨਾ ਕਿਹੜਾ ਫਿਰ ਉਹ ਜਿਹੜਾ ਸਿਰਾਜ ਦੇ ਨਾਲ ਰਹਿੰਦਾ ਅੜੀਏ ਮੈਨੂੰ ਅਵਾਜ ਬੜੀ ਓਣਡੀ ਪਿਛੇ ਕਰਨ ਕੀ ਡਿਆ ਕੁਛ ਨੀ ਮੈ ਤੇ ਪੋੜੀਆ ਦੇ ਉਤੇ ਬੈਠਾ